ਗਿਆ ਹੈ ਤੇ ਇਹ ਕਿਸੀ ਬੇਕਰੀ ਦੀ ਸ਼ੋਪ ਲੱਗਦੀ ਪਈ ਹੈ ਤੇ ਬੇਕਰੀ ਦੀ ਸ਼ਾਪ ਦਾ ਜਿਹੜਾ ਨਾਂ ਹੈਗਾ ਇਹਦੇ ਦੀਵਾਰ ਸੀ ਲਿਖਿਆ ਹੋਇਆ ਹੈ ਬਹੁਤ ਹੀ ਸਟਾਈਲਿਸ਼ ਤਰੀਕੇ ਨਾਲ ਲਿਖਿਆ ਗਿਆ ਹੈ।

ਇਹਨੂੰ ਬਣਾਇਆ ਜਾ ਰਿਹਾ ਤੇ ਇਸ ਵੱਡੀ ਜਿਹੀ ਬਿਲਡਿੰਗ ਨੂੰ ਬਣਾਉਣ ਵਾਸਤੇ ਬਹੁਤ ਸਾਰੇ ਮਜ਼ਦੂਰ ਤੇ ਮਿਸਤਰੀ--

ਸੜਕ ਦਾ ਦ੍ਰਿਸ਼ ਅਸੀਂ ਵੇਖਦੇ ਪਏ ਆਂ ਕਾਫੀ ਵੱਡੀ ਸੜਕ ਹੈਗੀ ਆ ਜਿਹਦੇ ਆਸੇ ਪਾਸੇ ਸਾਨੂੰ ਕਾਫੀ ਸਾਰੀ ਦੁਕਾਨਾਂ ਨਜ਼ਰ ਆਂਦੀਆਂ ਪਈਆਂ ਜੋ ਕਿ ਅਲੱਗ ਅਲੱਗ ਬਿਜਨਸ ਦੁਕਾਨਾਂ ਹੈਗੀਆਂ ਨੇ।

ਬੈਠੀ ਹੋਈ ਹੈ ਤੇ ਡੈਂਟਿਸਟ ਜਿਹੜੇ ਡਾਕਟਰ ਹੈਗੇ ਨੇ ਉਹ ਮਰੀਜ਼ ਦਾ ਇਲਾਜ ਕਰਦੇ ਪਏ ਨੇ।

ਅੱਸੀ ਇੱਸ ਕਮਰੇ ਵਿੱਚ ਬਹੁਤ ਸਜਾਵਟ ਵੀ ਵੇਖਦੇ ਪਏ ਹਾਂ ਜੀਹਦੇ ਵਿੱਚ ਗੁਬਾਰੇ ਲੱਗੇ ਤੇ ਲੜੀਆਂ ਰੰਗ ਬਿਰੰਗੀ ਲੜੀਆਂ ਲੱਗੀਆਂ ਹੋਈਆਂ ਨੇਂ ਤੇ ਜਿਹੜੇ ਪ੍ਰੀਸਟ ਹੈਗੇ ਨੇਂ ਓਹ --

ਤੇ ਲੇਡੀਜ ਵੀ ਹੈਗੀ ਨੇ ਤੇ ਅ ਜਿਹੜੇ ਦਫਤਰ ਹੈਗਾ ਐ ਉਹ ਗਾ ਰਾਜਯ ਸਵਾਸਥਯ ਪਰਿਵਾਰ।

ਹੈਲਥ ਵੈੱਲਫੇਅਰ ਯਾਨੀ ਇੱਥੇ ਇਸ ਕੋਈ ਸਰਕਾਰੀ ਕੰਮ ਹੈ ਤੋ ਲੋਕਾਂ ਦੀ ਭੀੜ ਲੱਗੀ ਹੋਈ ਹੈ।

ਦਾ ਆਯੋਜਨ ਕੀਤਾ ਗਿਆ ਐ ਯਾਨੀ ਇੱਕ ਨਾਲ ਅਤੇ ਬਹੁਤ ਸਾਰੇ ਦਮਪਤੀ ਬਹੁਤ ਸਾਰੇ ਜੋੜਿਆਂ ਦਾ ਵਿਆਹ ਹੁੰਦਾ ਪਿਆ ਹੈ।

ਦੁਕਾਨ ਬੰਨੀ ਹੋਈ ਹੈ ਦੁਕਾਨ ਦੇ ਬਾਹਰ ਬੋਰੀਆਂ ਚ ਵੀ ਕਾਫੀ ਸਾਰਾ ਸਮਾਨ ਰੱਖਿਆ ਐ ਕਾਫੀ--

ਤੇ ਪਿੱਛੇ ਏਹਨਾਂ ਦੀ ਦਿਵਾਰ ਹੈਗੀ ਹੈ ਓਹਨੂੰ ਵੀ ਬੋਹਤ ਹੀ ਚੰਗੀ ਤਰ੍ਹਾਂ ਗੁੱਬਾਰੇਆਂ ਨਾਲ ਸਜਾਇਆ ਗਿਆ ਹੈ ਦਿਵਾਰ ਦਾ ਰੰਗ ਹ ਲਾਈਟ ਪਰਪਲ ਰੱਖਿਆ ਗਿਆ ਹੈ।

ਨਜ਼ਰ ਆਉਂਦੀ ਇਹ ਗੱਡੀ ਨੂੰ ਅਸੀਂ ਬੁਲਟ ਗੱਡੀ ਵੀ ਕਹਿੰਦੇ ਨੇ।

ਕੰਮ ਚਲਦਾ ਪਿਆ ਹੈ ਤੇ ਸਰੀਏ ਵੀ ਵੇਖਦੇ ਪਏ ਹਾਂ ਅਸੀਂ ਵੱਡੇ ਵੱਡੇ ਸਰੀਏ ਲੱਕੜ ਦੇ ਫੱਟੇ ਲੱਗੇ ਹੋਏ ਨੇਂ ਤੇ ਬਹੁਤ ਸਾਰੇ ਇੱਥੇ ਲੋਕੀ ਇਕੱਠੇ ਹੋਕੇ ਇੱਥੇ ਕੰਮ--

ਫਸਲ ਹਰੀ ਭਰੀ ਸਾਨੂੰ ਨਜ਼ਰ ਆਉਂਦੀ ਪਈ ਆ ਤੇ ਆਸੇ ਪਾਸੇ ਸਾਨੂੰ ਕਾਫੀ ਸਾਰੇ ਪੇੜ ਤੇ ਪਿੱਛੇ ਦੀ ਤਰਫ ਵੇਖੀਏ ਤੇ ਸਾਨੂੰ ਬਹੁਤ ਸਾਰੇ ਪਹਾੜ ਨਜ਼ਰ ਆਉਂਦੇ ਪਏ ਨੇ।

ਆਰਗਨਾਈਜ ਤਰੀਕੇ ਨਾਲ ਰੱਖੇ ਗਏ ਨੇ ਕਾਫੀ ਸਟਾਈਲਿਸ਼ ਤਰਾ ਦੀ ਕੁਰਸੀਆਂ ਰੱਖੀਆਂ ਗਈਆਂ ਨੇ।

ਦਿੱਤੇ ਗਏ ਚਿਤ੍ਰ ਤੇ ਅੱਸੀ ਤਿੰਨ ਚਾਰ ਬੱਸਾਂ ਵੇਖਦੇ ਪਏ ਹਾਂ ਜੋਕਿ ਲਾਈਨ ਸਿਰ ਖਲੋਤਿਆਂ ਹੋਇਆਂ ਨੇ ਏਹ ਬੱਸਾਂ ਇੱਕ ਬੱਸ ਸਟੈਂਡ ਦੇ ਅੱਗੇ ਖਲੋਤਿਆਂ ਹੋਇਆਂ ਨੇਂ ਜੋਕਿ ਸਫ਼ੇਦ ਰੰਗ ਦਿਆਂ ਹੈਗੀਆਂ ਨੇਂ।

ਦਿੱਤੇ ਗਏ ਚਿੱਤਰ ਤੇ ਅਸੀਂ ਇੱਕ ਬਿਲਡਿੰਗ ਦੀ ਛੱਤ ਬੰਦੇ ਹੋਏ ਵੇਖਦੇ ਪਏ ਆਂ ਜੋ ਕਿ ਬਹੁਤ ਹੀ ਵੱਡੀ ਬਹੁਤ ਹੀ ਵਿਸ਼ਾਲ ਆਕਾਰ ਦੀ ਹੈਗੀ ਐ।

ਇੱਥੇ ਸਾਨੂੰ ਇੱਕ ਰੂਮ ਨਜ਼ਰ ਆਉਂਦਾ ਪਿਆ ਜਿਹਦੇ ਵਿੱਚ ਵਿਚ ਉਪਰ ਬਾਲਕਨੀ ਵੀ ਨਜ਼ਰ ਆ ਰਹੀ ਹੈ ਕਿਸੇ ਹੋਟਲ ਦਾ ਸੀਨ ਹੋ ਸਕਦਾ ਹੈ ਜਿਹਦੇ ਸਾਹਮਣੇ --

ਫੈਮਿਲੀ ਅਗਰ ਫੈਮਿਲੀ ਆ ਕੇ ਇੱਥੇ ਖਾਣਾ ਖਾਣਾ ਯਾ ਡਿਨਰ ਕਰਨਾ ਚਾਹੇ ਤੇ ਉਹਦੇ ਵਾਸਤੇ ਵੱਡਾ ਟੇਬਲ ਲੱਗਾ ਹੋਇਆ ਹੈ ਯਾ ਫਿਰ ਉਹ ਅਗਰ--

ਅਸੀਂ ਇਥੇ ਇੱਕ ਸੜਕ ਵੇਖਦੇ ਪਏ ਆਂ ਸੜਕ ਦੇ ਸਾਹਮਣੇ ਸਾਨੂੰ ਬਹੁਤ ਸਾਰੇ ਪੇੜ ਨਜ਼ਰ ਆਉਂਦੇ ਪਏ ਨੇ ਤੇ ਇਕ ਸਾਨੂੰ ਘਰ ਵੀ ਨਜ਼ਰ ਆਇਆ ਇਹਦੇ--